ਹੋਰ ਹਾਂਜੀ

ਅਸੀਂ ਜੀ ਜਦੋਂ ਇੱਥੇ ਪਿੰਡ ਪੜ੍ਹਦੇ ਹੁੰਦੇ ਸਾਡੇ ਵਾਲੀ madam

ਅੱਛਾ ਜੀ

ਸਾਨੂੰ ਤਾਂ ਕੋਈ ਨੀ ਕੁਛ ਕਹਿੰਦਾ ਇੱਕ ਆ ਸਾਡੀ ਸਿਮਰਨ madam ਹੀ ਉਹ ਰੋਜ਼ ਹੀ ਖੜਾ ਕਰ ਲੈਂਦੀ ਹੈ। ਊਈ ਸਾਰਾ ਦਿਨ ਚਾਬਲੀ ਜਾਊ ਉਹ।

ਊਂ ਮੈਡਮਾਂ ਤਾਂ ਮੈਨੂੰ ਸਾਰੀਆਂ ਮੈਨੂੰ ਸਾਰੀਆਂ ਵਧੀਆ ਲੱਗਦੀਆਂ ਊਂ madam

ਬਹੁਤ ਵਧੀਆ ਜੀ ਨਿੱਤੂ ਸਹਾਨ madam ਅੰਗਰੇਜ਼ੀ ਪੜ੍ਹਾਉਂਦੀ ਆ। ਹਮ ਸਾਨੂੰ ਅੰਗਰੇਜ਼ੀ ਪੜ੍ਹਾਉਂਦੀ ਆ ਬਾਹਲਾ ਵਧੀਆ, ਉਹ ਤਾਂ ਜੀ ਨਾਲੇ ਤਾਂ ਹ ਹਸਾਉਂਦੀ ਰਹਿੰਦੀ ਆ ਸਾਨੂੰ।

ਹਮ ਅੱਛਾ ਅੱਛਾ।

ਇੱਕ ਊਂ ਰਾਜਦੀਪ madam ਵੀ ਸਾਡੀ ਵਧੀਆ ਲੱਗਦੀ ਆ।

ਸਾਡੇ ਸਕੂਲ ਚ ਵੀ ਇੱਕ ਮਨਦੀਪ ਨਾਂ ਦੀ madam ਸੀ।

ਸਿੱਖਿਆ ਦੀ ਹਰ ਇੱਕ ਵਿਅਕਤੀ, ਭਾਵੇਂ ਮੁੰਡਾ ਹੋਵੇ ਜਾਂ ਕੁੜੀ, ਦੇ ਜੀਵਨ ਵਿੱਚ ਬਹੁਤ ਮਹੱਤਤਾ ਹੈ। ਇਹ ਇੱਕ ਹਥਿਆਰ ਹੈ, ਜੋ ਸਾਨੂੰ ਮੁਸ਼ਕਿਲਾਂ ਨਾਲ ਲੜਨ ਵਿੱਚ ਸਹਾਇਤਾ ਕਰਦਾ ਹੈ।

ਸਿੱਖਿਆ ਤੋਂ ਬਗੈਰ ਮਨੁੱਖੀ ਜੀਵਨ ਪਸ਼ੂਆਂ ਵਰਗਾ ਨਰਕ ਭੋਗਣ ਦੇ ਸਮਾਨ ਹੈ। ਅਨਪੜ੍ਹ ਆਦਮੀ ਦੇ ਮੁਕਾਬਲੇ, ਪੜ੍ਹੇ ਲਿਖੇ ਆਦਮੀ ਦੇ ਨਜ਼ਰੀਏ ਅਤੇ ਵਿਹਾਰਕ ਪੱਧਰ ਵਿੱਚ ਕਾਫ਼ੀ ਵਿਸ਼ਾਲਤਾ ਆ ਜਾਂਦੀ ਹੈ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

ਸਿੱਖਿਆ ਕਾਰਨ ਮਨੁੱਖ ਸਮਾਜਿਕ ਭੂਮਿਕਾ ਨੂੰ ਹੋਰ ਬਿਹਤਰ ਤਰੀਕੇ ਨਾਲ ਅੰਜ਼ਾਮ ਦਿੰਦਾ ਹੈ। ਇਸੇ ਕਰਕੇ ਸਿੱਖਿਆ, ਸਮਾਜਿਕ ਪਛਾਣ ਅਤੇ ਮਾਣ-ਸਨਮਾਨ ਦਾ ਜ਼ਰੀਆ ਵੀ ਬਣਦੀ ਹਾ। ਕਿਸੇ ਵੀ ਮੁਲਕ ਦਾ ਆਰਥਿਕ ਵਿਕਾਸ ਚੰਗੀ ਸਿਹਤ ਅਤੇ ਸਿੱਖਿਆ ਪ੍ਰਣਾਲੀ ਤੇ ਨਿਰਭਰ ਕਰਦਾ ਹੈ। ਸਵਾਮੀ ਦਯਾਨੰਦ ਅਨੁਸਾਰ ਸਿੱਖਿਆ ਚਰਿੱਤਰ ਨਿਰਮਾਣ ਕਰਦੀ ਹੈ। ਮਹਾਤਮਾ ਗਾਂਧੀ ਅਨੁਸਾਰ

ਸਬੰਧਿਤ ਖੇਤਰ ਦੇ ਵਿੱਚ ਬੁਲੰਦੀਆਂ ਤੇ ਪਹੁੰਚਾਇਆ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਹਰ ਬੱਚੇ ਦੀ ਮਾਨਸਿਕ ਸਥਿਤੀ ਤੇ ਉਸਦੀ ਅੰਦਰਲੀ ਯੋਗਤਾ ਨੂੰ ਜਾਣ ਕੇ ਉਸ ਲਈ ਸਭ ਤੋਂ ਚੰਗਾ ਮਾਰਗ ਚੁਣਿਆ ਜਾਵੇ। ਤਾਂ ਜੋ ਉਸਦੀ ਯੋਗਤਾ ਦੀ ਸੁਚੱਜੀ ਵਰਤੋਂ ਹੋ ਸਕੇ। ਸਿੱਖਿਆ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਪਹਿਲੀ ਪ੍ਰਾਇਮਰੀ ਸਿੱਖਿਆ, ਦੂਸਰੀ ਸੈਕੰਡਰੀ ਸਿੱਖਿਆ, ਤੀਸਰੀ ਉੱਚ ਸਿੱਖਿਆ l ਇਨ੍ਵਾਂ ਵਰਗਾਂ ਦੀ ਆਪੋ-ਆਪਣੇ ਪੱਧਰ ਤੇ ਇੱਕ ਵਿਸ਼ੇਸ਼ ਮਹੱਤਤਾ ਹੈ। ਜਿਵੇਂ ਪ੍ਰਾਇਮਰੀ ਸਿੱਖਿਆ ਉਹ ਬੁਨਿਆਦ ਹੈ, ਜੋ ਪੂਰੇ ਜੀਵਨ ਕਾਲ ਦੇ ਵਿੱਚ ਕੰਮ ਆਉਂਦੀ ਹੈ ਅਤੇ ਅਗਲੀ ਪੜ੍ਹਾਈ ਦੇ ਰਾਹ ਖੋਲ੍ਹਦੀ ਹੈ। ਸੈਕੰਡਰੀ ਅਤੇ ਉੱਚ ਸਿੱਖਿਆ ਜੀਵਨ ਅਤੇ ਭਵਿੱਖ ਦੇ ਰਾਹ ਨੂੰ ਬਣਾਉਂਦੀ ਐ। ਇਨ੍ਹਾਂ ਤੇ ਹੀ ਇਹ ਨਿਰਭਰ ਕਰਦਾ ਹੈ ਕਿ ਅਸੀਂ ਭਵਿੱਖ ਵਿੱਚ ਕਿਸ ਤਰ੍ਹਾਂ ਦੇ ਇਨਸਾਨ ਬਣਦੇ ਆਂ। ਚੰਗੀ ਸਿੱਖਿਆ ਦੀ ਪ੍ਰਵਿਰਤੀ ਸਕਾਰਾਤਮਕ ਅਤੇ ਉਸਾਰੂ ਹੈ। ਖੇਡਾਂ, ਨਾਚ, ਸੰਗੀਤ, ਆਧੁਨਿਕ ਗਿਆਨ ਆਦਿ ਸਾਰੇ ਇਸਦਾ ਹੀ ਹਿੱਸਾ ਹਨ। ਤਜਰਬਾ। ਸਿੱਖਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜੋ ਹਰ ਰੋਜ਼, ਹਰ ਪਲ ਸਾਨੂੰ ਕੁਝ ਨਾ ਕੁਝ ਸਿੱਖਣ ਵਿੱਚ ਮਦਦ ਕਰਦਾ ਹੈ, ਜੋ ਕਿ ਕਿਤਾਬੀ ਗਿਆਨ ਦੁਆਰਾ ਸੰਭਵ ਨਹੀਂ। ਇਸ ਕਰਕੇ ਕਿਤਾਬੀ ਗਿਆਨ ਅਤੇ ਤਜਰਬਾ ਦੋਨਾਂ ਦੇ ਸਦਭਾਵਨਾ ਨੂੰ ਸਹੀ ਅਰਥਾਂ ਵਿੱਚ ਸਿੱਖਿਆ ਕਿਹਾ ਜਾਂਦਾ ਹੈ ਅਤੇ ਇਹ ਦੋਵੇਂ ਮਿਲ ਕੇ ਹੀ ਸਾਡੇ ਜੀਵਨ ਨੂੰ ਅਰਥ ਪ੍ਰਦਾਨ ਕਰਦੇ ਹਨ। ਸਿੱਖਿਆ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਕੁਝ ਸਰਕਾਰਾਂ ਅਤੇ ਸੰਯੁਕਤ ਰਾਸ਼ਟਰ ਦੁਆਰਾ ਸਿੱਖਿਆ ਦੇ ਅਧਿਕਾਰ ਨੂੰ ਸੰਵਿਧਾਨ ਵਿੱਚ ਵੀ ਮਾਨਤਾ ਦਿੱਤੀ ਗਈ ਹੈ ਤਾਂ ਕਿ ਦੇਸ਼ ਦਾ ਆਉਣ ਵਾਲਾ ਭਵਿੱਖ

ਸਿੱਖਿਆ ਦੀ ਹਰ ਇੱਕ ਵਿਅਕਤੀ, ਭਾਵੇਂ ਮੁੰਡਾ ਹੋਵੇ ਜਾਂ ਕੁੜੀ, ਦੇ ਜੀਵਨ ਵਿੱਚ ਬਹੁਤ ਮਹੱਤਤਾ ਹੈ। ਇਹ ਇੱਕ ਹਥਿਆਰ ਹੈ, ਜੋ ਸਾਨੂੰ ਮੁਸ਼ਕਿਲਾਂ ਨਾਲ ਲੜਨ ਵਿੱਚ ਸਹਾਇਤਾ ਕਰਦਾ ਹੈ।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

ਤੀਜੇ ਨੇਤਰ ਦਾ ਦਰਜਾ ਹਾਸਲ ਹੈ।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 ਸਿੱਖਿਆ ਕਾਰਨ ਮਨੁੱਖ ਸਮਾਜਿਕ ਭੂਮਿਕਾ ਨੂੰ ਹੋਰ ਬਿਹਤਰ ਤਰੀਕੇ ਨਾਲ ਅੰਜ਼ਾਮ ਦਿੰਦਾ ਹੈ। ਇਸੇ ਕਰਕੇ ਸਿੱਖਿਆ, ਸਮਾਜਿਕ ਪਛਾਣ ਅਤੇ ਮਾਣ-ਸਨਮਾਨ ਦਾ ਜ਼ਰੀਆ ਵੀ ਬਣਦੀ ਐ। ਕਿਸੇ ਵੀ ਮੁਲਕ ਦਾ ਆਰਥਿਕ ਵਿਕਾਸ ਚੰਗੀ ਸਿਹਤ ਅਤੇ ਸਿੱਖਿਆ ਪ੍ਰਣਾਲੀ ਤੇ ਨਿਰਭਰ ਕਰਦਾ ਹੈ। ਸਵਾਮੀ ਦਯਾਨੰਦ ਅਨੁਸਾਰ ਸਿੱਖਿਆ ਚਰਿੱਤਰ ਨਿਰਮਾਣ ਕਰਦੀ ਹੈ। ਮਹਾਤਮਾ ਗਾਂਧੀ ਅਨੁਸਾਰ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 ਇਸ ਲਈ ਜ਼ਰੂਰੀ ਹੈ ਕਿ ਹਰ ਬੱਚੇ ਦੀ ਮਾਨਸਿਕ ਸਥਿਤੀ ਤੇ ਉਸਦੀ ਅੰਦਰਲੀ ਯੋਗਤਾ ਨੂੰ ਜਾਣ ਕੇ ਉਸ ਲਈ ਸਭ ਤੋਂ ਚੰਗਾ ਮਾਰਗ ਚੁਣਿਆ ਜਾਵੇ ਤਾਂ ਜੋ ਉਸਦੀ ਯੋਗਤਾ ਦੀ ਸੁਚੱਜੀ ਵਰਤੋਂ ਹੋ ਸਕੇ। ਸਿੱਖਿਆ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਪਹਿਲੀ ਪ੍ਰਾਇਮਰੀ ਸਿੱਖਿਆ, ਦੂਸਰੀ ਸੈਕੰਡਰੀ ਸਿੱਖਿਆ, ਤੀਸਰੀ ਉੱਚ ਸਿੱਖਿਆ ਇਨ੍ਵਾਂ ਵਰਗਾਂ ਦੀ ਆਪੋ-ਆਪਣੇ ਪੱਧਰ ਤੇ ਇੱਕ ਵਿਸ਼ੇਸ਼ ਮਹੱਤਤਾ ਹੈ। ਜਿਵੇਂ ਪ੍ਰਾਇਮਰੀ ਸਿੱਖਿਆ ਉਹ ਬੁਨਿਆਦ ਹੈ, ਜੋ ਪੂਰੇ ਜੀਵਨ ਕਾਲ ਦੇ ਵਿੱਚ ਕੰਮ ਆਉਂਦੀ ਹੈ ਅਤੇ ਅਗਲੀ ਪੜ੍ਹਾਈ ਦੇ ਰਾਹ ਖੋਲ੍ਹਦੀ ਹੈ। ਸੈਕੰਡਰੀ ਅਤੇ ਉੱਚ ਸਿੱਖਿਆ ਜੀਵਨ ਅਤੇ ਭਵਿੱਖ ਦੇ ਰਾਹ ਨੂੰ ਬਣਾਉਂਦੀ ਐ। ਇਨ੍ਹਾਂ ਤੇ ਹੀ ਇਹ ਨਿਰਭਰ ਕਰਦਾ ਹੈ ਕਿ ਅਸੀਂ ਭਵਿੱਖ ਵਿੱਚ ਕਿਸ ਤਰ੍ਹਾਂ ਦੇ ਇਨਸਾਨ ਬਣਦੇ ਆਂ। ਚੰਗੀ ਸਿੱਖਿਆ ਦੀ ਪ੍ਰਵਿਰਤੀ ਸਕਾਰਾਤਮਕ ਅਤੇ ਉਸਾਰੂ ਹੈ। ਖੇਡਾਂ, ਨਾਚ, ਸੰਗੀਤ, ਆਧੁਨਿਕ ਗਿਆਨ ਆਦਿ ਸਾਰੇ ਇਸਦਾ ਹੀ ਹਿੱਸਾ ਹਨ। ਤਜਰਬਾ। ਸਿੱਖਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜੋ ਹਰ ਰੋਜ਼, ਹਰ ਪਲ ਸਾਨੂੰ ਕੁਝ ਨਾ ਕੁਝ ਸਿੱਖਣ ਵਿੱਚ ਮਦਦ ਕਰਦਾ ਹੈ, ਜੋ ਕਿ ਕਿਤਾਬੀ ਗਿਆਨ ਦੁਆਰਾ ਸੰਭਵ ਨਹੀਂ। ਇਸ ਕਰਕੇ ਕਿਤਾਬੀ ਗਿਆਨ ਅਤੇ ਤਜਰਬਾ ਦੋਨਾਂ ਦੇ ਸਦਭਾਵਨਾ ਨੂੰ ਸਹੀ ਅਰਥਾਂ ਵਿੱਚ ਸਿੱਖਿਆ ਕਿਹਾ ਜਾਂਦਾ ਹੈ ਅਤੇ ਇਹ ਦੋਵੇਂ ਮਿਲ ਕੇ ਹੀ ਸਾਡੇ ਜੀਵਨ ਨੂੰ ਅਰਥ ਪ੍ਰਦਾਨ ਕਰਦੇ ਹਨ। ਸਿੱਖਿਆ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਕੁਝ ਸਰਕਾਰਾਂ ਅਤੇ ਸੰਯੁਕਤ ਰਾਸ਼ਟਰ ਦੁਆਰਾ ਸਿੱਖਿਆ ਦੇ ਅਧਿਕਾਰ ਨੂੰ ਸੰਵਿਧਾਨ ਵਿੱਚ ਵੀ ਮਾਨਤਾ ਦਿੱਤੀ ਗਈ ਹੈ ਤਾਂ ਕਿ ਦੇਸ਼ ਦਾ ਆਉਣ ਵਾਲਾ ਭਵਿੱਖ

ਸਿੱਖਿਆ ਦੀ ਹਰ ਇੱਕ ਵਿਅਕਤੀ, ਭਾਵੇਂ ਮੁੰਡਾ ਹੋਵੇ ਜਾਂ ਕੁੜੀ, ਦੇ ਜੀਵਨ ਵਿੱਚ ਬਹੁਤ ਮਹੱਤਤਾ ਹੈ। ਇਹ ਇੱਕ ਹਥਿਆਰ ਹੈ, ਜੋ ਸਾਨੂੰ ਮੁਸ਼ਕਿਲਾਂ ਨਾਲ ਲੜਨ ਵਿੱਚ ਸਹਾਇਤਾ ਕਰਦਾ ਹੈ।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

ਸਿੱਖਿਆ ਕਾਰਨ ਮਨੁੱਖ ਸਮਾਜਿਕ ਭੂਮਿਕਾ ਨੂੰ ਹੋਰ ਬਿਹਤਰ ਤਰੀਕੇ ਨਾਲ ਅੰਜ਼ਾਮ ਦਿੰਦਾ ਹੈ। ਇਸੇ ਕਰਕੇ ਸਿੱਖਿਆ, ਸਮਾਜਿਕ ਪਛਾਣ ਅਤੇ ਮਾਣ-ਸਨਮਾਨ ਦਾ ਜ਼ਰੀਆ ਵੀ ਬਣਦੀ ਹਾ। ਕਿਸੇ ਵੀ ਮੁਲਕ ਦਾ ਆਰਥਿਕ ਵਿਕਾਸ ਚੰਗੀ ਸਿਹਤ ਅਤੇ ਸਿੱਖਿਆ ਪ੍ਰਣਾਲੀ ਤੇ ਨਿਰਭਰ ਕਰਦਾ ਹੈ। ਸਵਾਮੀ ਦਯਾਨੰਦ ਅਨੁਸਾਰ ਸਿੱਖਿਆ ਚਰਿੱਤਰ ਨਿਰਮਾਣ ਕਰਦੀ ਹੈ। ਮਹਾਤਮਾ ਗਾਂਧੀ ਅਨੁਸਾਰ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 ਸਮੁੱਚੇ ਸਿੱਖਿਆ ਤੰਤਰ ਦਾ ਮੁੱਖ ਉਦੇਸ਼ ਅਸੀਂ ਪੰਜਾਬ ਮੁਤਾਬਿਕ ਇਹ ਸ਼ਬਦ ਨੂੰ ਇਹ ਪਾਭ ਨੂੰ ਸੁਣਾਂਗੇ ਸਾਨੂ ਬਹੁਤ ਬੁਰਾ ਲਗੇਗਾ ਸਾਡੇ ਪ੍ਰੋਫੈਸਰ ਸੀਗੇ ਭਾਸ਼ਾ ਵਿਗਿਆਨ ਦੇ ਉਹ ਤਾਮਿਲ ਸੀ ਜਦੋਂ ਸਾਨੂੰ ਪੜ੍ਹਾਉਣ ਆਏ ਯੂਨੀਵਰਸਟੀ ਚ ਪਹਿਲੀ ਵਾਰੀ ਤੇ ਉਹਨਾਂ ਨੇ ਸਾਨੂੰ ਜੋ ਗੱਲ ਦੱਸੀ ਸਾਨੂੰ ਇੰਨੀ ਔਖੀ ਲੱਗੀ ਇੰਨੀ ਬੁਰੀ ਲੱਗੀ ਉਹਨਾਂ ਨੇ ਪਾਣੀ ਮੰਗਿਆ ਤੇ ਇੱਕ ਮੁੰਡਾ ਜਦੋਂ ਪਾਣੀ ਲੈ ਕੇ ਆਇਆ ਤਾਂ ਉਹਦੇ ਕੋਲੇ ਸੱਜੇ ਚ ਗਲਾਸ ਸੀ ਉਹ ਕਹਿੰਦਾ ਨਹੀਂ ਖੱਬੇ ਹੱਥ ਨਾਲ ਗਲਾਸ ਪਾਣੀ ਦਾ ਦੇ ਮੈਨੂੰ ਪ੍ਰਫੈਸਰ ਕਹਿ ਰਹੇ ਨੇ ਚਲੋ ਦੇ ਦਿੱਤਾ ਬਾਅਦ ਚ ਉਹਨੇ ਸਾਨੂੰ ਸਮਝਾਇਆ ਕਿ ਸਾਡੀ ਸਭਿਆਚਾਰਕ ਪਰੰਪਰਾ ਮੁਤਾਬਿਕ ਸੱਜੇ ਹੱਥ ਨਾਲ ਪਾਣੀ ਦੇਣ ਦਾ ਹੱਕ ਇਕੱਲੀ ਘਰ ਵਾਲੀ ਨੂੰ ਹੈ

ਤਾਂ ਹੁਣ ਜਿਹੜਾ ਕੋਈ ਕਰਮ ਹੈ ਜਿਹੜਾ ਕੋਈ ਸ਼ਬਦ ਹੈ ਉਹ ਅਰਥ ਇੱਕ ਪਰੰਪਰਾ ਚੋਂ ਲੈਂਦਾ ਤੇ ਉਹ ਅਗਾਂਹ ਪੀੜ੍ਹੀ ਦਰ ਪੀੜ੍ਹੀ ਤੁਰਦਾ ਹੈ ਹੁਣ ਅਸੀਂ ਜਿਹੜੇ ਸ਼ਬਦਾਂ ਦੀ ਗੱਲ ਕਰਦੇ ਹਾਂ ਉਹ ਇੰਨੇ ਅਹਿਮ ਕਿਉਂ ਬਣਦੇ ਸਾਡੇ ਲਈ ਕਿ ਅਸੀਂ ਕੱਲਾ ਕੱਲਾ ਸ਼ਬਦ ਜੋੜ ਕੇ ਆਪਣਾ ਇੱਕ ਦੁਨੀਆ ਦਾ ਨਜ਼ਰੀਆ ਬਣਾਉਂਦੇ ਹਾਂ ਸਾਰੇ ਜਹਾਨ ਨੂੰ ਵੇਖਣ ਦਾ ਤੇ ਜਦੋਂ ਅਸੀਂ ਕੱਲਾ ਕੱਲਾ ਸ਼ਬਦ ਗਵਾਉਂਦੇ ਹਾਂ ਉਹਦੇ ਚੋਂ ਤਾਂ ਅਸੀਂ ਇੱਕ ਨਜ਼ਰੀਆ ਗਵਾਉਂਦੇ ਹਾਂ ਹਾਲਾਂਕਿ ਇਹ ਹੁੰਦਾ ਕਿ ਕਈ ਵਾਰੀ ਸ਼ਬਦ ਸਾਡੇੇ ਕੋਲ ਵੀ ਹੈ ਕਿਸੇ ਹੋਰ ਕੋਲ ਵੀ ਹੁੰਦਾ ਉਹ ਪਰ ਉਹੀਓ ਸ਼ਬਦ

ਕਿ ਸਾਡੀ ਭਾਵਨਾ ਗੱਲ ਦਾ ਪ੍ਰਸੰਗ ਬਹੁਤ ਮਹੱਤਵ ਰੱਖਦਾ ਜਿਹੜਾ ਸਾਡਾ ਮਨੋਜਗਤ ਜਿਹੜਾ ਇਹ ਬਾਹਰਲਾ ਜਗਤ ਹੈ ਇਹ ਕਿਵੇਂ ਜੁੜਦੇ ਇਹੋ ਜਿਹੇ ਬੋਲੀ ਦਾ ਕੀ ਮਹੱਤਵ ਹੈ ਦੂਜੀ ਗੱਲ ਮੈਂ ਇਹਦੀ ਕਰਨੀ ਚਾਹੁਨਾ

ਦਹੀ ਹੁੰਦਾ ਕਿ ਦਹੀਂ ਹੁੰਦੀ ਹੈ ਹਨਾ ਸਾਰੇ ਨਜ਼ਾਰਾ ਲੈਂਦੇ ਹੋ ਇੱਕ ਦੂਜੇ ਉੱਤੇ ਹਾਸੀ ਕਿੱਥੋਂ ਆਉਂਦੀ ਬੰਦੇ ਨੂੰ ਹਾਸੀ ਆਪਦੇ ਪਿੱਛੋਕੜ ਦੇ ਮਾਣ ਚੋਂ ਆਉਂਦੀ ਹੈ। ਕਿ ਮੈਂ ਸਹੀ ਸ਼ਬਦ ਚ ਨੀ ਕੁਛ ਹੈ ਸ਼ਬਦ ਨਾਲ ਜੁੜੀ ਹੋਈ ਜਿਹੜੀ ਵਿਰਾਸਤ ਹੈ ਉਹਦੇ ਚ ਹੈ ਤੇ ਮਨੁੱਖ ਦੀ ਘਾੜਤ ਉਹੀ ਵਿਰਾਸਤ ਕਰਦੀ ਹੈ ਅਸੀਂ ਆਪਣੇ ਆਪ ਚ ਕੁਛ ਨੀ ਹਾਂ ਹੁਣ ਦੁਨੀਆਂ ਚ ਜਿੰਨਾ ਵੀ ਜਿਹੜਾ ਰੌਲਾ ਹੈ ਕਿਸੇ ਵੀ ਕਿਸਮ ਦਾ ਹੋਵੇ ਉਹਨਾਂ ਸਾਰਿਆਂ ਨੂੰ ਨਿਬੇੜਨ ਲਈ ਜਿਹੜੀ ਗੱਲਬਾਤ ਚੱਲਦੀ ਹੈ ਉਹਦੇ ਚ ਸ਼ਬਦਾਂ ਦੀ ਵਰਤੋਂ ਵੇਖਣ ਵਾਲੀ ਹੁੰਦੀ ਹੈ। ਥਾਣੇ ਚ ਲਿਖੀ ਗਈ ਦਰਖਾਸ ਤੋਂ ਲੈ ਕੇ ਨਾ ਯੂ ਐਨ ਦੇ ਮਤਿਆਂ ਤੀਕਰ ਵੀ ਸ਼ਬਦਾਂ ਦਾ ਕੀ ਰੋਲ ਹੁੰਦਾ ਹੈ ਪਰ ਸ਼ਬਦ ਜੋ ਬੰਦਾ ਵਰਤ ਰਿਹਾ ਹੈ ਉਹਦੇ ਚ ਉਹਦੇ ਪਿਛੋਕੜ ਦਾ ਕੀ ਹੁੰਦਾ ਹੈ ਮਤਲਬ ਵੀਹਵੀਂ ਸਦੀ ਦੇ ਸ਼ੁਰੂ ਚ ਇਹ ਵਿਗਿਆਨ ਵਾਲੇ ਬੰਦਿਆਂ ਨੇ ਲੈ ਕੇ ਆਉਂਦੀ ਵੀ ਬੋਲੀਆਂ ਦੀ ਨਾ ਇੱਕ ਸੀਮਾ ਹੈ ਕਿਉਂ ਨਾ ਇਹਦਾ ਬਦਲ ਲੱਭ ਲਿਆ ਜਾਏ।

ਖ਼ਾਸ ਗੱਲਾਂ ਨੂੰ ਲੈ ਕੇ ਇੱਕ ਦੂਜੇ ਤੋਂ ਵਿਰੁੱਧ ਹੋ ਗਏ ਇੰਨੇ ਵਿਰੁੱਧ ਹੋਏ ਬੋਲਣੋ ਹਟ ਗਏ ਇੱਕ ਦੂਜੇ ਨਾਲ ਮੱਤਭੇਦ ਇੰਨੇ ਵੱਧ ਗਏ ਵੀ ਉਹਨਾਂ ਨੇ ਗੱਲਬਾਤ ਬੰਦ ਕਰ ਦਿੱਤੀ ਅੱਸੀ ਕੁ ਸਾਲਾਂ ਬਾਅਦ ਥੋੜ੍ਹੇ ਚਿਰ ਪਹਿਲਾਂ ਜਾਣੀ ਕਿ ਕਿਸੇ ਬੰਦੇ ਨੇ ਉਹਨਾਂ ਉੱਤੇ ਲੇਖ ਲਿਖਿਆ ਕਿ space ਸ਼ਬਦ ਦੇ ਅਰਥਾਂ ਨੂੰ ਲੈ ਕੇ ਦੋਨਾਂ ਦੇ ਮਨੋ ਜਗਤ ਦੇ ਵਿੱਚ ਕੀ ਕੀ ਫ਼ਰਕ ਸੀ।

ਤੇ ਦੂਜੇ ਪਾਸੇ ਜੋ ਬੋਹਰ ਸੀ ਉਹਦੇ ਲਈ ਸ਼ਬਦਾਂ ਦੇ ਅਰਥ ਬਿਲਕੁਲ ਹੋਰ ਸਨ ਵੀ ਵਿਗਿਆਨ ਦੇ ਖੇਤਰ ਵਿੱਚ ਵੀ ਸ਼ਬਦਾਂ ਨੇ ਆਪਣਾ ਜਿਹੜਾ ਕਿਵੇਂ ਇੱਕ ਅਹਿਮ ਰੋਲ ਰੱਖਿਆ ਤਾਂਂ ਹੁਣ ਇਹ ਵੀ ਜਿਹੜੀ ਗੱਲ ਹੈ ਅਸੀਂ ਆਪਣੇ ਪ੍ਰਸੰਗ ਚ ਵੇਖਦੇ ਹਾਂ ਜਿਹੜਾ ਮੈਨੂੰ ਉੱਥੇ ਭੇਜਿਆ ਅੱਜ ਆਪਣੀ ਗੱਲਬਾਤ ਦਾ ਲਿਖ ਕੇ ਨਾਂ ਹਨਾ ਉਹ ਸੀ ਵੀ ਪੰਜਾਬੀ ਭਾਸ਼ਾ ਤਾਂ ਮੈਂ ਜਦੋਂ ਪੜ੍ਹਨ ਗਿਆ university ਤਾਂ ਮੈਨੂੰ ਮਹਿਸੂਸ ਹੋਇਆ

ਘੋਸ਼ਣਾ ਪੱਤਰ ਵੀ ਜਿਹੜੇ ਅਸੀਂ ਅਖ਼ਬਾਰ ਪੜ੍ਹਦੇ ਹਾਂ ਤੁਸੀਂ ਖ਼ਬਰਾਂ ਸੁਣਦੇ ਹੋ ਕੁਛ ਵੀ ਵੇਖਦੇ ਹੋ, ਤਾਂ ਸ਼ਬਦ ਜੋ ਵੇਖਣ ਨੂੰ ਸਹਿਜ ਸੁਭਾਅ ਨੇ ਉਹ ਸਹਿਜ ਸੁਭਾਅ ਨਹੀਂ ਹਨ, ਉਹ ਇੱਕ ਤਰ੍ਹਾਂ ਦੀ ਘਾੜਤ ਘੜ ਰਹੇ ਨੇ। ਮਿਸਾਲ ਵਜੋਂ ਪੰਜਾਬੀ ਦੇ ਅਖ਼ਬਾਰ ਚੁੱਕ ਕੇ ਵੇਖੋ ਉੱਨੀ ਸੌ ਅੱਸੀ ਤੋਂ ਪਹਿਲਾਂ ਦੇ ਵੀ ਟੱਕਰ ਵਿੱਚ ਬੰਦੇ ਮਾਰੇ ਗਏ ਦੋ ਜੀਪਾਂ ਦੀ ਟੱਕਰ ਹੋ ਗਈ ਹੁਣ ਤੁਸੀਂ ਕੀ ਪੜ੍ਹੋਂਗੇ ਉਹਦੀ ਥਾਂ ਤੇ ਕਈ ਵਾਰੀ ਵਕੈਦਾ accident ਹੀ ਲਿਖਿਆ ਹੁੰਦਾ। ਵੀ ਹੁਣ ਔਰਤ ਦੀ ਥਾਂ ਤੇ ਸਾਰੇ ਪੰਜਾਬੀ ਅਖ਼ਬਾਰਾਂ ਚ ਮਹਿਲਾ ਲਿਖਿਆ ਹੁੰਦਾ। ਤੁਸੀਂ ਵੇਖਦੇ ਹੋ ਨਾ ਸਾਰੇ ਜਾਣੇ ਸ਼ਬਦ ਬਿਲਕੁਲ ਹੀ ਵੇਖਣ ਨੂੰ ਆਮ ਗੱਲ ਲੱਗਦੀ ਹੈ ਪਰ ਉਹ ਆਮ ਨਹੀਂ ਹੈ ਤੁਸੀਂ university ਚ ਬੈਠੇ ਹੋਏ ਹੋ ਤਾਂ ਜਿਹੜੀ ਗੱਲ ਉਹਦੇ ਨਾਲ ਜੁੜੀ ਹੋਈ ਹੈ ਉਹਦੇ ਪੱਖ ਤੋਂ ਹੋਰ ਤਰੀਕੇ ਨਾਲ ਵੇਖ ਸਕਦੇ ਹਾਂ ਜਦੋਂ ਵੀ ਪੰਜਾਬੀ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਵੱਡੀ ਜਿਹੜੀ ਗੱਲ ਬਣਦੀ ਹੈ ਉਹ ਕੀ ਬਣਦੀ ਹੈ। ਵੀ ਵਿਗਿਆਨ ਜਾਂ higher education ਪੰਜਾਬੀ ਚ ਕਿਵੇਂ ਪੜ੍ਹਾਓਂਗੇ। ਪਿੱਛਲੇ ਸਾਲ ਗੁਰੂ ਗ੍ਰੰਥ ਸਾਹਿਬ university ਫ਼ਤਿਹਗੜ੍ਹ ਸਾਹਿਬ ਨੇ ਦੋ ਦਿਨਾਂ ਦਾ ਪੂਰਾ ਇਕੱਠ ਬੁਲਾਇਆ ਸਾਰੇ ਸਿਆਣੇ ਬੰਦੇ ਸੱਦੇ ਜਿਹੜੇ ਵਿਗਿਆਨ ਵਾਲੇ ਸੀ ਤੇ ਕਮਾਲ ਦੀ ਗੱਲ ਇਹ ਸੀ ਕਿ ਉੱਥੇ ਪੰਦਰਾਂ ਵੀਹਾਂ ਜਾਣਿਆਂ ਚੋਂ ਜਿੰਨੇ ਵਿਗਿਆਨ ਪੜ੍ਹਕੇ ਆਏ ਸਾਰਿਆਂ ਨੇ ਕਿਹਾ ਵੀ ਇਹ ਹੋ ਨੀ ਸਕਦਾ ਵੀ ਨੂੰ ਕੀ ਕਹੋਗੇ ਫਲਾਨੀ ਫਲਾਨੀ ਗੱਲ ਨੂੰ ਕੀ ਕਹੋਂਗੇ ਤਾਂ ਮੈਂ ਜੋ ਇੱਥੇ ਗੱਲ ਕਰਨੀ ਚਾਹੁਨਾ ਮੇਰੇ ਮਨ ਚ ਇਹੀ ਗੱਲ ਆ ਅਸਲ ਚ ਵੀ ਕੀ ਜਿਵੇਂ ਅਸੀਂ ਗੱਲ ਸੋਚਦੇ ਹਾਂ ਉਵੇਂ ਹੀ ਹੈ। ਜਿਹੜੇ ਬੰਦੇ ਬੋਲੀ ਬਾਰੇ ਕੁਛ ਵੀ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ ਕਿ ਦੁਨੀਆਂ ਦੀਆਂ ਸਾਰੀਆਂ ਬੋਲੀਆਂ ਚ ਕੁਛ ਵੀ ਘੱਟ ਵੱਧ ਵਾਲੀ ਗੱਲ ਹੈ ਨੀ ਮੂਲ ਰੂਪ ਚ ਹਰ ਬੋਲੀ ਕੋਲੇ ਗਿਣਤੀ ਦੇ ਮੂਲ ਸ਼ਬਦ ਨੇ ਧਾਤੂ ਦੇ ਜਿਹੜੀ ਤੁਹਾਨੂੰ ਸਭ ਤੋਂ ਵੱਡੀ ਲੱਗਦੀ ਹੈ ਅੰਗਰੇਜ਼ੀ, ਸਪੈਨਿਸ਼ ਉਹ ਚ ਵੀ ਲੈ ਲਓ, ਜਿਹੜੀ ਬਿਲਕੁਲ ਛੋਟੀ ਲੱਗਦੀ ਹੈ ਤੁਹਾਨੂੰ ਵੀ ਇਹ ਤਾਂ ਜੀ ਉਹ

ਇਹ ਭਾਸ਼ਾ ਵਿਗਿਆਨਕ ਤੌਰ ਤੇ ਸੱਚੀ ਗੱਲ ਹੈ ਦੂਜੀ ਗੱਲ ਹਰ ਬੋਲੀ ਦੇ ਬੁਲਾਰੇ ਜੇ ਉਹ ਡਰੇ ਹੋਏ ਨਹੀਂ ਹਨ ਤਾਂ ਆਪਣੀ ਬੋਲੀ ਚ

ਪਹਿਲੀ ਗੱਲ ਤੁਹਾਡੇ ਜਾਂ ਸਾਡੇ ਸਾਰਿਆਂ ਦੇ ਮਨੋ ਜਗਤ ਦੀ ਹੈ।

ਅਠਾਰਾਂ ਸੌ ਪੰਜਾਹ ਤੋਂ ਬਾਅਦ ਜੋ ਵੀ ਇੱਥੇ ਕੰਮ ਹੋਇਆ ਵਿੱਦਿਆ ਦੇ ਖੇਤਰ ਚ ਵੀ ਖ਼ਾਸ ਕਰਕੇ ਬ੍ਰਾਹਮਣ ਬੰਦਿਆਂ ਨੇ ਸੰਸਕ੍ਰਿਤ ਦੇ ਸ਼ਬਦਾਂ ਨੂੰ ਲੱਭ ਲੱਭ ਕੇ ਦੁਬਾਰੇ ਜਿਉਂਦੇ ਕੀਤਾ। ਉਹ ਲੈ ਕੇ ਆਏ ਅੱਜ ਹੁਣ ਜਿਹੜੇ ਬੰਦੇ ਪੰਜਾਬੀ ਚ ਲਿਖਦੇ ਨੇ ਕੁਛ ਵੀ ਗਿਆਨ ਵਿਗਿਆਨ ਦਾ ਉਹਨਾਂ ਨੇ ਸਾਰੇ ਸ਼ਬਦ ਉਸ ਤਰੀਕੇ ਦੇ ਨੇ। ਉਹ ਜਿਹੜਾ ਗਿਆਨ ਸਾਜ ਰਹੇ ਹਾਂ ਅਸੀਂ ਆਪਣੇ ਚਿੱਤੋਂ ਪੰਜਾਬੀ ਚ ਉਹ ਅਸਲ ਚ ਪੰਜਾਬੀ ਚ ਨਹੀਂ ਹੈ ਉਹਦੇ ਚ ਬਹੁਤ ਸਾਰਾ ਕੁਛ ਐਸਾ ਹੈ ਜਿਹੜਾ ਅੰਗਰੇਜ਼ੀ ਨੁਮਾ ਹੈ ਜਾਂ ਜਿਹੜਾ ਸੰਸਕ੍ਰਿਤ ਨੁਮਾ ਹੈ ਤੁਸੀਂ ਸਾਰੇ ਜਿਹੜੇ

ਜਿੱਥੇ ਜਿਹੜੀ ਗੱਲ ਖੜੀ ਹੈ ਉੱਥੋਂ ਸਾਡੇ ਬੰਦਿਆਂ ਦੇ ਮਨ ਦੇ ਉੱਤੇੇ ਇਹ ਗੱਲ ਬੈਠੀ ਹੈ ਪੰਜਾਬੀ ਵਿਭਾਗ ਦੇ ਮੁੱਖੀ ਸਨ doctor ਪ੍ਰੇਮ ਪ੍ਰਕਾਸ਼, ਮੈਂ ਹਰਮਨ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਉਮਰ ਅਠਾਈ ਸਾਲ ਮੈਂ ਅੱਜ ਆਪ ਸਭ ਨੂੰ ਸਾਡਾ ਇੱਕ ਬਹੁਤ ਹੀ ਪ੍ਰਸਿੱਧ ਤਿਉਹਾਰ ਹੈ ਲੋਹੜੀ ਸਾਡਾ ਲੋਹੜੀ ਦਾ ਤਿਉਹਾਰ ਪੂਰੇ ਭਾਰਤ ਦੇ ਨਾਲ ਨਾਲ ਸਾਡੇ ਪੰਜਾਬ ਵਿੱਚ ਵੀ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ ਇਹ ਤਿਉਹਾਰ ਦੀ ਇੰਤਜ਼ਾਰ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਜਾਣੀ ਕਿ ਹਰ ਵਰਗ ਦੇ ਇਨਸਾਨ ਵਿੱਚ ਇਸ ਤਿਉਹਾਰ ਦੀ ਬੇਸਬਰੀ ਨਾਲ ਇੰਤਜ਼ਾਰ ਹੁੰਦੀ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਲੋਹੜੀ ਤੇ ਜੋ ਦੋ ਤਿੰਨ ਮਹੀਨੇ ਲੋਹੜੀ ਤੋਂ ਦੋ ਤਿੰਨ ਮਹੀਨੇ ਪਹਿਲਾਂ ਬਹੁਤ ਹੀ ਸਰਦੀ ਪੈਂਦੀ ਹੈ ਮੰਨਿਆ ਜਾਂਦਾ ਹੈ ਕਿ ਲੋਹੜੀ ਵਾਲੇ ਦਿਨ ਇੱਕ ਤਾਂ ਦਿਨ ਥੋੜ੍ਹੇ ਜਿਹੇ ਵੱਡੇ ਹੋ ਜਾਂਦੇ ਹਨ ਅਤੇ ਸਰਦੀ ਥੋੜ੍ਹੀ ਜਿਹੀ ਘੱਟ ਹੋ ਜਾਂਦੀ ਹੈ। ਇਸ ਲੋਹੜੀ ਦੇ ਤਿਉਹਾਰ ਵਾਲੇ ਦਿਨ ਰਾਤ ਨੂੰ ਹਰ ਘਰ ਦੇ ਵਿੱਚ ਲੋਹੜੀ ਬਾਲੀ ਜਾਂਦੀ ਹੈ ਅਤੇ ਉਸ ਪਵਿੱਤਰ ਲੋਹੜੀ ਦੇ ਵਿੱਚ ਤਿੱਲ, ਗੁੱੜ੍ਹ, ਮੂੰਫਲੀ ਆਦਿ ਅੱਗ ਦੇ ਵਿੱਚ ਜਲਾ ਕੇ ਲੋਹੜੀ ਨੂੰ ਮੱਥਾ ਟੇਕਿਆ ਜਾਂਦਾ ਹੈ। ਇਸ ਦਿਨ ਲੋਹੜੀ ਵਾਲੇ ਦਿਨ ਪਿੰਡ ਦੇ ਵਿੱਚ ਕਿਸੇ ਵੀ ਜਿਸ ਵੀ ਲੜਕੇ ਦਾ ਨਵਾਂ ਵਿਆਹ ਹੋਇਆ ਹੁੰਦਾ ਹੈ ਜਾਂ ਫਿਰ ਕਿਸੇ ਇਸਤਰੀ ਦੇ ਘਰ ਬੱਚੇ ਨੇ ਜਨਮ ਲਿਆ ਹੁੰਦਾ ਹੈ ਤਾਂ ਉਸ ਘਰ ਵਿੱਚ ਲੜਕੇ ਅਤੇ ਲੜਕੀਆਂ ਆਪਣੇ ਆਪਣੇ ਟੋਲੇ ਬਣਾ ਕੇ ਪੁਰਾਣੇ ਪੰਜਾਬੀ ਗੀਤ ਗਾਉਂਦੇ ਹਨ ਅਤੇ ਉਹਨਾਂ ਘਰਾਂ ਦੇ ਵਿੱਚੋਂ ਲੋਹੜੀ ਮੰਗਦੇ ਹਨ ਜਿਵੇਂ ਕਿ ਲੋਹੜੀ ਦੇ ਵਿੱਚ ਉਹ ਗੀਤ ਗਾਉਂਦੇ ਹਨ ਜਿਵੇਂ ਕਿ

ਸਾਨੂੰ ਦੇ ਲੋਹੜੀ, ਤੇਰੀ ਜੀਵੇ ਜੋੜੀ ਇਸ ਤਰ੍ਹਾਂ ਦੇ ਨਾਲ, ਇਸ ਤਰ੍ਹਾਂ ਦੇ ਗਾਣੇ ਬੋਲ ਕੇ ਮੰਨੋਰੰਜਨ ਕਰਦੇ ਹਨ ਅਤੇ ਘਰ ਵਿੱਚ ਆਏ ਨਵੇਂ ਮਹਿਮਾਨ ਨੂੰ ਇੱਕ ਤਰ੍ਹਾਂ ਦਾ ਆਸ਼ਿਰਵਾਦ ਵੀ ਦਿੰਦੇ ਹਨ ਫਿਰ ਘਰ ਵਾਲੇ ਉਸ ਘਰ ਵਿੱਚ ਜਿੰਨੇ ਵੀ ਲੜਕੇ ਅਤੇ ਲੜਕੀਆਂ ਆਪਣੇ ਆਪਣੇ ਟੋਲੇ ਬਣਾ ਕੇ ਆਉਂਦੇ ਹਨ ਉਹਨਾਂ ਨੂੰ ਪੈਸੇ ਗੁੜ, ਤਿੱਲ ਮੂੰਫਲੀ ਫੁੱਲੇ ਆਦਿ ਦੇ ਕੇ ਉਹਨਾਂ ਦਾ ਮਾਣ ਸਤਿਕਾਰ ਕਰਦੇ ਹਨ ਲੋਹੜੀ ਵਾਲੇ ਦਿਨ ਹਰ ਘਰ ਵਿੱਚ ਬਹੁਤ ਹੀ ਉਤਸ਼ਾਹ ਹੁੰਦਾ ਹੈ। ਲੋਹੜੀ ਵਾਲੀ ਰਾਤ ਨੂੰ ਵੀ ਲੋਕ ਆਪਣੇ ਆਪਣੇ ਘਰਾਂ ਵਿੱਚ ਬਹੁਤ ਹੀ ਵਧੀਆ ਵਧੀਆ ਪਕਵਾਨ ਬਣਾਉਂਦੇ ਹਨ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਬਣਾਉਂਦੇ ਹਨ ਅਤੇ ਇੱਕ ਦੂਜੇ ਨੂੰ

ਲੋਹੜੀ ਤੇ ਕਹਿੰਦੇ ਨੇ ਕਿ ਬੰਦੇ ਦਾ ਜੋ ਦਲਿੱਦਰ ਹੁੰਦਾ ਹੈ ਜਾਣੀ ਕਿ ਆਲਸਪਣ, ਉਹ ਵੀ ਉਹਦੇ ਨਾਲ ਹੀ ਜਲਾ ਦਿੱਤਾ ਜਾਂਦਾ ਹੈ। ਲੋਹੜੀ ਸ਼ਾਮ ਨੂੰ ਹਰ ਘਰ ਵਿੱਚ ਪਾਥੀਆਂ ਅਤੇ ਲੱਕੜੀਆਂ ਨਾਲ ਜਲਾ ਕੇ ਘਰਦੇ ਅਤੇ ਹੋਰ ਦੋਸਤ ਮਿੱਤਰ ਉਸਦੇ ਦੁਆਲੇ ਬੈਠਦੇ ਹਨ ਅਤੇ ਨਾਲੇ ਲੋਹੜੀ ਦੇ ਸੁਹਾਗ ਗਾਉਂਦੇ ਹਨ ਅਤੇ ਨਾਲੇ ਮੱਥਾ ਟੇਕਦੇ ਹਨ ਅਤੇ ਨਾਲ ਹੀ ਬੈਠ ਕੇ ਫੁੱਲੇ, ਮੂੰਫਲੀ, ਗੁੜ, ਤਿੱਲ, ਰਿਓੜੀਆਂ ਖਾਂਦੇ ਹਨ ਅਤੇ ਸਾਰਿਆਂ ਨੂੰ ਹੀ ਆਪਸ ਵਿੱਚ ਵੰਡਦੇ ਵੀ ਹਨ। ਇਸ ਤਰ੍ਹਾਂ ਸਾਰੇ ਹੀ ਬਹੁਤ ਹੀ ਮਜ਼ੇ ਨਾਲ ਇਹਨਾਂ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਆਨੰਦ ਕਰਦੇ ਹਨ ਲੋਹੜੀ ਤਿਉਹਾਰ ਮੰਨਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਕਿ ਸਰਦੀ ਨਾਲ ਹਰ ਘਰ ਦੇ ਵਿੱਚ ਦਲਿੱਦਰ ਪੈਦਾ ਹੁੰਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਲੋਹੜੀ ਵਾਲੇ ਦਿਨ ਰਾਤ ਨੂੰ ਜਦੋਂ ਲੋਹੜੀ ਬਾਲੀ ਜਾਂਦੀ ਹੈ, ਉਹ ਦਲਿੱਦਰ ਵੀ ਨਾਲ ਹੀ ਬਾਲ ਦਿੱਤਾ ਜਾਂਦਾ ਹੈ ਅਤੇ ਹਰ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਉਹਦੀ ਜੋ ਸਰੀਰਕ ਪ੍ਰਕਿਰਿਆ ਹੈ ਉਹ ਜ਼ਿਆਦੇ ਹੋ ਜਾਂਦੀ ਹੈ। ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਲੋਹੜੀ ਤੋਂ ਅਗਲੇ ਦਿਨ ਹਰ ਪਿੰਡ, ਸ਼ਹਿਰ, ਮੁਹੱਲੇ ਵਿੱਚ ਜਿੱਥੇ ਵੀ ਧਾਰਮਿਕ ਸਥਾਨ ਹੁੰਦੇ ਨੇ, ਜਿਵੇਂ ਕਿ ਸਾਡੇ ਪੁਰਾਤਨ ਮੰਦਿਰ ਜਾਂ ਗੁਰਦੁਆਰੇ ਸਾਹਿਬ ਉੱਥੇ ਲੋਹੜੀ ਤੋਂ ਇੱਕ ਦਿਨ ਪਹਿਲਾਂ ਆਖੰਡ ਪਾਠ ਰੱਖਿਆ ਜਾਂਦਾ ਹੈ ਅਤੇ ਲੋਹੜੀ ਇੱਕ ਦਿਨ ਬਾਅਦ ਚ, ਜਿਹਨੂੰ ਕਿ ਮਾਘੀ ਦਾ ਨਾਮ ਦਿੱਤਾ ਗਿਆ ਹੈ ਮਾਘੀ ਵਾਲੇ ਦਿਨ ਗੁਰਦੁਆਰਾ ਸਾਹਿਬਾਂ ਵਿੱਚ ਭੋਗ ਪਾਏ ਜਾਂਦੇ ਹਨ ਅਤੇ ਲੋਕ ਗੁਰੂ ਘਰਾਂ ਵਿੱਚ ਮੱਥਾ ਟੇਕਦੇ ਹਨ, ਉਸ ਦਿਨ ਨੂੰ ਮਾਘੀ ਦੀ ਸਗਰਾਂਦ ਵੀ ਕਹਿੰਦੇ ਹਨ ਜਿਵੇਂ ਕਿ ਸਾਡੇ ਪੰਜਾਬੀ ਦੀ ਇੱਕ ਕਹਾਵਤ ਹੈ, ਲੋਹੜੀ ਮਾਘੀ ਨਾਲੋਂ ਨਾਲ ਜਾਂ ਕਹਿ ਦਿੱਤਾ ਜਾਂਦਾ ਹੈ ਕਿ ਪੋਹ ਰਿੱਧੀ ਮਾਘ ਖਾਧੀ ਜਾਣੀ ਕਿ ਲੋਹੜੀ ਵਾਲੇ ਦਿਨ ਲੋਕ ਗੰਨਿਆਂ ਦੀ ਖੇਤਾਂ ਵਿੱਚੋਂ ਗੰਨੇ ਦੀ ਰੋਹ ਲੈ ਕੇ ਆਉਂਦੇ ਹਨ ਅਤੇ ਉਸ ਰੋਹ ਦੇ ਘਰ ਮਿੱਠੇ ਚੋਲ ਬਣਾਉਂਦੇ ਹਨ ਰੋਹ ਵਾਲੇ ਫਿਰ ਉਹਨਾਂ ਚੋਲਾਂ ਨੂੰ ਪਵਿੱਤਰ ਰੱਖ ਕੇ ਅਗਲੇ ਦਿਨ ਮਾਘ ਮਹੀਨਾ ਦੀ ਸੰਗਰਾਂਦ ਜਿਵੇਂ ਹੀ ਚੜ੍ਹਦੀ ਹੈ, ਲੋਕ ਸਭ ਤੋਂ ਪਹਿਲਾਂ time ਸਿਰ ਨਹਾ ਕੇ ਅੰਮ੍ਰਿਤ ਵੇਲੇ ਨਹਾ ਕੇ ਗੁਰੂ ਘਰਾਂ ਵਿੱਚ ਜਾ ਕੇ ਮੱਥਾ ਟੇਕਦੇ ਹਨ ਗੁਰੂ ਘਰਾਂ ਵਿੱਚ ਮੱਥਾ ਟੇਕਣ ਤੋਂ ਬਾਅਦ ਫਿਰ ਆ ਕੇ ਘਰਾਂ ਵਿੱਚ ਉਹ ਰੋਹ ਦੀ ਖੀਰ ਖਾਧੀ ਜਾਂਦੀ ਹੈ। ਜਿਹਨੂੰ ਕਿ ਨਾਮ ਦਿੱਤਾ ਗਿਆ, ਨਾਮ ਦਿੱਤਾ ਹੋਇਆ ਹੈ ਪੁਰਾਣੇ ਸਮੇਂ ਤੋਂ ਹੀ ਕਿ ਪੋਹ ਰਿੱਧੀ ਮਾਘ ਖਾਧੀ ਜਾਣੀ ਕਿ ਲੋਹੜੀ ਵਾਲੇ ਦਿਨ ਪਕਾਈ ਅਤੇ ਮਾਘੀ ਵਾਲੇ ਦਿਨ ਖਾਧੀ ਇਸਦੇ ਨਾਲ ਹੀ ਇੱਕ ਕਹਾਣੀ ਹੋਰ ਵੀ ਪ ਪ੍ਰਚਲਿਤ ਹੈ ਕਿ ਮਾਘੀ ਵਾਲੇ ਦਿਨ ਜੋ ਵੀ ਇਨਸਾਨ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਕੇ ਕੇਸੀ ਇਸ਼ਨਾਨ ਕਰਦਾ ਹੈ, ਪੂਰੇ ਸਰੀਰ ਦਾ ਇਸ਼ਨਾਨ ਕਰਦਾ ਹੈ ਤਾਂ ਉਸਦੇ ਵਾਲ ਸੋਨੇ ਦੇ ਹੋ ਜਾਂਦੇ ਹਨ ਇਹ ਵੀ ਕਹਾਵਤ ਪੁਰਾਣੇ ਬਜ਼ੁਰਗਾਂ ਦੀ ਹੈ। ਨਾਲ ਹੀ ਫਿਰ ਲੋਹੜੀ ਤੋਂ ਬਾਅਦ ਹੌਲੀ ਹੌਲੀ ਸਰਦੀ ਦਾ ਪ੍ਰਕੋਪ ਘੱਟ ਜਾਂਦਾ ਹੈ ਅਤੇ ਲੋਕ ਹੌਲੀ ਹੌਲੀ ਜੋ ਗਰਮ ਕੱਪੜੇ ਪਹਿਨਦੇ ਹਨ, ਉਹ ਵੀ ਹੌਲੀ ਹੌਲੀ ਘੱਟ ਕਰਨੇ ਸ਼ੁਰੂ ਕਰ ਦਿੰਦੇ ਹਨ ਲੋਹੜੀ ਤੱਕ ਜੋ ਲੋਕ ਗਰਮ ਚੀਜ਼ਾਂ ਖਾਂਦੇ ਹਨ, ਜਿਵੇਂ ਕਿ ਮੂੰਫਲੀ, ਤਿੱਲ ਆਦਿ ਵੈਸੇ ਤਾਂ ਇਹ ਸਾਡੇ ਸਿਹਤ ਲਈ ਵੀ ਬਹੁਤ ਵਧੀਆ ਹਨ ਅਤੇ ਸਾਡੇ ਸਰੀਰ ਨੂੰ ਗਰਮੈਸ਼ ਦਿੰਦੇ ਹਨ, ਸਰਦੀ ਤੋਂ ਬਚਣ ਲਈ। ਇਸਦੇ ਨਾਲ ਹੀ ਲੋਹੜੀ ਤੋਂ ਬਾਅਦ ਜਿਵੇਂ ਹੌਲੀ ਹੌਲੀ ਸਰਦੀ ਦਾ ਪ੍ਰਕੋਪ ਘੱਟਦਾ ਜਾਂਦਾ ਹੈ, ਲੋਕਾਂ ਦੇ ਬਾਹਰ ਕੰਮ ਧੰਦਾ ਕਰਨ ਦੀ ਪ੍ਰਕਿਰਿਆ ਵੀ ਵੱਧ ਜਾਂਦੀ ਹੈ। ਲੋਹੜੀ ਵਾਲੇ ਦਿਨ ਖੇਤਾਂ ਵਿੱਚੋਂ ਗੰਨੇ ਪੁੱਟ ਕੇ ਰੋਹ ਨਿਕਾਲੀ ਜਾਂਦੀ ਹੈ, ਕੁੱਝ ਲੋਕ ਗੰਨੇ ਵੀ ਚੂਪਦੇ ਹਨ ਅਤੇ ਗੰਨੇ ਚੂਪਣ ਦੇ ਨਾਲ ਨਾਲ ਖੇਤਾਂ ਵਿੱਚ ਕੁਲਹਾੜੀ ਤੋਂ ਰੋਹ ਵੀ ਕੱਢਦੇ ਹਨ, ਉਸ ਦਿਨ ਕੋਈ ਵੀ ਕਿਸਾਨ ਉਸ ਰੋਹ ਦੇ ਪੈਸੇ ਨਹੀਂ ਲੈਂਦਾ, ਅਤੇ ਰੋਹ free ਹੀ ਦਿੰਦਾ ਹੈ ਕਿਉਂਕਿ ਇੱਕ ਕੁਦਰਤੀ ਚੀਜ਼ ਹੋਣ ਕਰਕੇ ਅਤੇ ਹਰ ਇਨਸਾਨ ਲੋਹੜੀ ਵਾਲੇ ਦਿਨ ਆਪਣੇ ਘਰ ਮਿੱਠੇ ਚੋਲ ਬਣਾਉਂਦੇ ਹਨ। ਅਤੇ ਫਿਰ ਉਹਨਾਂ ਨੂੰ ਮਾਘੀ ਵਾਲੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ, ਗੁਰੂ ਘਰ ਮੱਥਾ ਟੇਕ ਕੇ, ਘਰਾਂ ਵਿੱਚ ਵਾਪਸ ਆ ਕੇ, ਫਿਰ ਉਹਨਾਂ ਨੂੰ ਖਾਂਦੇ ਹਨ ਅਤੇ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਦੇ ਹਨ। ਜਿਵੇਂ ਕਿ ਕਹਿ ਦਿੰਦੇ ਨੇ ਕਿ ਪੋਹ ਰਿੱਧੀ ਮਾਘ ਖਾਧੀ ਕੁੱਲ ਮਿਲਾ ਕੇ ਲੋਹੜੀ ਦਾ ਤਿਉਹਾਰ ਖ਼ਾਸ ਕਰਕੇ ਸਾਡੇ ਪੰਜਾਬ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ ਧੰਨਵਾਦ। ਹੈੱਲੋ ਦੀ ਸਤਿ ਸ਼੍ਰੀ ਅਕਾਲ। ਹਾਜੀ ਸੱਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ?

ਕੁਛ ਨੀ ਵਿਹਲੇ।

ਨੂੰ ਚੱਲੀਏ ਸ਼ੋਪੀਗ ਕਰਨ ਚੱਲੀਏ।

ਕੱਪੜੇ ਸੂਟ ਸਾਟ ਲਿਆਈਏ ਚੱਲ ਕੇ। ਚਲੋ।

ਕੱਢੋ ਟੈਮ ਕੀਨੇ ਕ ਬਜੇ ਚੱਲੀਏ? ਜਿਨੇ ਬਜੇ ਕਹੋਗੇ ਦੇਖ ਲੈਂਦੇ ਆ।

ਵੇਖ ਲਾ ਅਜੀਤ ਮਿਲ ਵੱਲ ਜਾਣਾ ਅਜੀਤ ਮਿਲ ਵੱਲ ਚੱਲ ਪੈਂਦੇ ਆ ਜਿਧਰ ਮਰਜੀ ਕਹੋ ਆਹੋ ਅਜੀਤ ਮਿਲ ਚ ਕੱਪੜਾ ਵਧੀਆਂ ਹੁੰਦਾ ਸੂਟਾਂ ਦਾ।

ਅਜੀਤ ਮਿੱਲ ਦੇ ਸੂਟ ਵਧੀਆ ਹੁੰਦੇ ਆ। ਆਹੋ ਮਿਲਦੀ ਪਰ ਉਹ ਸਾਲੇ ਰੇਟ ਨੀ ਘੱਟ ਇੱਕ ਮੁੱਲ ਆ ਉਹਨਾ ਦਾ।

ਕਰੀਮਪੂਰੇ ਵੱਲ ਜਾਮਾਗੇ ਤਾ ਸੂਟਾ ਦੇ ਨਾਲ ਕੁਛ ਹੋਰ ਵੀ ਲਿਆ ਜਾਂਦਾ ਵਾ।